ਚੱਲ ਕੋਈ ਨੀ ਨਾਲ਼ ਇਹਨੂੰ ਕਹਿ ਨਾਲ਼ ਲੱਗ ਜਾ ਕੋਈ ਨੀ ਤੈਨੂੰ ਨਾਲ਼ ਸਾਥ ਹੀ ਬੜਾ ਹੁੰਦਾ ਕੋਈ ਨੀ ਤੈਨੂੰ ਕੇਹੇ ਨਾਲ਼ ਨੀ ਰਲ਼ਾਉਦੇ ਆਪਣੇ ਨਾਲ਼ ਹੀ ਰੱਖਾਂਗੇ। ਹਾਂ ਜਾ ਤਾਂ ਫੇਰ ਹਾਂਡੇ ਨਾਲ਼ ਹੋਰ ਇੱਕ ਠੇਕਾ ਕਰ ਲੈ ਦਿਹਾੜੀ ਤੈਨੂੰ ਪੂਰੀ ਜਾ ਦੇ ਦਿਆਂ ਕਰਾਂਗੇ।

ਕਿ ਦਿਹਾੜੀ ਤੈਨੂੰ ਪੂਰੀ ਦੇ ਦਿਆਂ ਕਰਾਂਗੇ ਤੂੰ ਇੱਦਾ ਕਰਿਆ ਕਰੀ ਜਿੰਨੇ ਬੰਦੇ ਏ ਦੁਪਹਿਰਾ ਦੀ ਰੋਟੀ ਘਰੋਂ ਬਣਵਾ ਕੇ ਲੈ ਆਇਆ ਕਰੀ ਤੇ ਦੋ ਟਾਈਮ ਚਾਹ। ਘਰੋਂ। ਚੱਲ ਵੇਖ ਲਵਾਂਗੇ ਚੱਲ ਠੀਕ ਏ ਇੱਦਾ ਵੇਖ ਲਵਾਂਗੇ ਜਾ। ਇੱਕ- ਇੱਕ ਟੈਮ ਰੋਟੀ ਤੇ ਦੋ ਟੈਮ ਚਾਹ।

ਆਹੋ ਤੇ ਉੱਦੇ ਚ ਫਾਇਦਾ ਹੀ ਏ ਇਹਨੂੰ। ਪਨੀਰੀ ਪੁੱਟ ਮਾੜੀ-ਮੋਟੀ ਤੂੰ ਦੱਸ-ਵੀਹ ਝੂੜੀਆਂ ਪੁੱਟ ਕੇ ਨਈ।

ਹਾਂ ਆਹੀ ਕਣਕ ਇੰਨੀ ਕਿੱਥੋਂ ਪੂਰਾ ਆਟਾ ਭਰਾ ਕਿੱਥੋਂ ਪੂਰਾ ਕਰਨ ਦੇਣਾ। ਉਹਦੇ ਚ ਵੀ ਫਾਇਦਾ ਹੀ ਏ ਇਹਨੂੰ।

ਕਿਲੋ ਦੇ ਨਾਲ਼ ਜੋੜ ਲੈ ਇਹ ਸੇਵਾ।

ਉਹਨੇ ਭਰਾ ਝੋਨੇ ਚ ਨੀ ਕਮਾਏ ਜਾਣੇ ਜਿੰਨੇ ਇੱਦਾ ਡਾਈ ਜਾਣੇ ਏ। ਸ਼ਾਮਾਂ ਨੂੰ ਤੂੰ ਇੱਦਾ ਕਰਨੀਆਂ ਦੱਸ-ਵੀਹ ਪੁੱਟਣੀਆਂ ਬਸ ਹੋਰ ਕੱਖ ਨੀ।

ਸ਼ਾਮਾਂ ਨੂੰ ਮੰਨ ਲੈ ਚਾਹ ਦੇ ਆਏ ਤੇ ਉਹਦੇ ਨਾਲ਼ ਦੱਸ-ਵੀਹ ਮੂਲੀਆਂ ਪੁੱਟ ਕੇ ਤੇ ਘਰੇ ਰਹਿਣਾ ਤੇ ਅਗਲੇ ਦਿਨ ਦੱਸ ਕ ਵਜੇ ਨਾਲ਼ ਚਾਹ ਲੈ ਕੇ ਤੇ ਨਾਲ਼ੇ ਫਿਰ-ਫੂਰ ਗਏ ਤੇ ਫੇਰ ਰੋਟੀ ਨੂੰ ਪੁੱਛ ਗਏ ਕਿ ਕਿੰਨੇ ਜਾਣੇ ਏ ਕੀ-ਕੀ ਖਾਣਾ? ਤੁਹੀਂ ਤੇ ਉਸੇ ਹਿਸਾਬ ਨਾਲ਼ ਰੋਟੀ ਬਣਵਾਂ ਲੀ। ਨਾ ਭਰਾ।

ਚੱਲ ਤੂੰ ਹੀ ਇੱਦਾ ਕਰੋ ਹਾਂ ਤੂੰ ਹੀ ਲਾਈ ਜਾਓ ਤੇ ਮੈਂ ਤੁਹਾਡੀਆਂ ਰੋਟੀਆਂ ਖੜਿਆ ਕਰੂ ਘਰੇ ਆਪਣੇ ਓ।

ਹਾਂ ਰੁਪਇਆ ਸੱਤ ਸੌ ਦੇਈ ਜਾਇਓ ਮੈਨੂੰ ਤੇ ਤੁਹਾਨੂੰ ਦੋ-ਦੋ ਫੁਲਕੇ ਦਿਆਂ ਕਰੂਗਾ ਦੁਪਹਿਰਾ ਨੂੰ ਤੇ ਦੋ ਟੈਮ ਚਾਹ। ਓ ਜਾਹ ਭਰਾ ਦੋ-ਦੋ ਫੁਲਕੇ ਕੇ ਕੌਣ ਖਾਂਦਾ।

ਤੈਨੂੰ ਪਤਾ ਸਵੇਰੇ ਵੀ ਚਾਹ ਪੀ ਕੇ ਜਾਣਾ ਤੇ ਦੋ-ਦੋ ਖਾਣੀਆਂ ਉਹ ਤੇ ਦੋ-ਦੋ ਚਾਹ ਨਾਲ਼ ਖਾਧੀਆਂ ਜਾਂਦੀਆ।

ਉਹ ਕੋਹ ਹੋਣ ਰੋਟੀਆਂ ਅੱਠ ਤੇ ਨੌ-ਨੌ ਹੋਣ ਸਹੀ। ਨਈ ਤੇ ਸੁਧਾਈਆਂ ਅੱਗੇ ਤੇ ਤੇਰਾ ਦਿਮਾਗ ਘੱਟ ਕੰਮ ਕਰਦਾ ਤੇ ਰੋਟੀਆਂ ਹੋਰ ਅਜੇ ਕਹਿੰਦਾ ਖਾਣੀਆਂ ਨੇ। ਓ ਨਈ-ਨਈ ਰੋਟੀ ਰੱਜ ਕੇ ਖਾਈ ਦੀ ਏ ਫੇਰ ਹੀ ਗੱਲ ਬਣਦੀ ਏ। ਓ ਨਈ-ਨਈ ਬਓ ਦੱਸਾਂ ਕਿ ਰੋਟੀ ਜਿੰਨੀ ਘੱਟ ਖਾਏਗਾ ਇੱਕ ਤਾਂ ਨੀਂਦ ਨਾ ਆਊਗੀ ਦੁਪਹਿਰਾ ਨੂੰ ਇੱਕ ਤੂੰ ਠੀਕ-ਠਾਕ ਰਹੇਗਾ ਦਿਮਾਗ ਕੰਮ ਕਰਦਾ ਵਾਂ। ਅੱਜ ਜੇ ਮੈਂ ਠੀਕ ਤਾਂ ਅੱਜ ਛੇ-ਸੱਤ ਖਾਂਧੀਆਂ ਮੈਂ ਰੋਟੀਆਂ ਖੁੱਲ ਕੇ ਖਾਂਧੀ ਅੱਜ ਰੱਜ਼ ਕੇ।

ਉੱਦਾ ਵੀ ਜੇ ਤੂੰ ਚਾਹਵੇ ਕਿੰਨੀਆਂ ਰੋਟੀਆਂ ਖਾ ਸਕਦਾ ਦਿਹਾੜੀ ਚ। ਅੱਜ ਭਾਜੀ ਉਹ ਲੰਗਰ ਲੱਗਾ ਹੀ ਨਾ church ਚ।

ਕਿੰਨੀਆਂ ਖਾ ਗਈਆਂ ਹਾਂ ਬਓ। ਉਹ ਨਈ-ਨਈ church ਚ ਨੀ ਘਰ ਹੀ ਯਾਰ ਛੇ-ਸੱਤ ਖਾਂਧੀਆਂ ਸੀ ਘਰੇ ਮੈਂ।

ਉਹਨੇ ਕਿਹੜੇ ਦਿਲ਼ ਨਾਲ਼ ਰੱਖ ਕੇ ਪਕਾ ਦਿੱਤੀਆਂ ਤੈਨੂੰ ਸੱਤ ਰੋਟੀਆਂ ਇੱਕੋ ਵਾਰੀ। ਮੈਂ ਕਿਹਾ ਇੱਕਠੀਆਂ ਪਕਾ ਕੇ ਰੱਖਦੇ ਅਹੀ ਭਰਾ ਇੱਕਠੀ ਰੋਟੀ ਖਾਣੇ ਹੁਣੇ ਸਾਰੇ ਜਾਣੇ ਬਹਿ ਕੇ। ਇੱਕਠੀ ਪਕਾ ਕੇ ਰੱਖ ਲੈਂਦੀ ਏ।

ਇੱਕਠੀਆਂ ਪਕਾ ਕੇ ਰੱਖ ਲੈਂਦੇ ਤੇ ਇੱਕ ਤੁਹਾਂਡੀ ਜਿਹੜੀ ਕੁੜੀ ਏ ਉਹਨੂੰ ਆਖਦੇ ਭੈਣ ਉਹ ਵੀ ਪਕਾਉਂਦੀ ਖਰੇ। ਉਹ ਨੀ ਪਕਾਉਂਦੀ ਉਹ ਕੰਮ-ਕੂਮ ਕਰਦੀ ਉਹ।

ਉਹ ਘਰ ਦਾ ਕੰਮ ਹੀ ਕਰਦੀ ਸਵੇਰੇ ਨੂੰ।

ਝਾੜੂ-ਝੜੂ ਹੀ ਲਾਉਂਦੀ ਰਹੀ ਜਾਂ ਚਾਂਦਰਾਂ-ਚੂਦਰਾਂ ਸਾਫ਼ ਕਰ ਦਿੱਤੀਆਂ ਉਹਨੇ।

ਤੇ ਮੰਮੀ ਤੇਰੀ ਵਿਆਹ ਗਈ ਹੁੰਦੀ ਏ ਫੇਰ ਉਹਨੂੰ ਪਕਾਉਣ ਨੂੰ ਅਗਾਂਹ ਕਰਦੇ।

ਮੁੰਡਾ ਇਹਨਾਂ ਦਾ ਉਹ ਵੀ ਭਾਜੀ ਉਹ ਵੀ ਭਾਜੀ ਪਕਾ-ਪਕੂ ਲੈਂਦਾ ਵਾਂ ਉਹ ਨਾ ਇੱਦਾ ਪਾਉਂਦਾ ਇੱਕ ਹੱਥ ਚ ਉਹਨੇ ਅੰਗੂਠਾ ਪਾਇਆ ਹੁੰਦਾ ਇੱਕ ਮੂੰਹ ਚ। ਹਮ

ਆਹ ਇਹਨੂੰ ਸੁਣਨੇ ਦੀ ਬੜੀ ਆਦਤ ਏ ਮੂੰਹ ਲਕਾਉਣ ਦੀ।

ਅੰਗੂਠਾ ਦੀ ਬੜੀ ਆਦਤ ਏ ਮੂੰਹ ਚ ਪਾਉਂਦੀ ਏ ਤੇ ਫੇਰ ਤੇਰੇ ਮੁੰਡੇ ਨੂੰ ਭਾਅ ਭਾਵੇਂ ਗਿਝਾ ਦੇ।

ਉਹਨੇ ਪਾਉਣਾ ਹੁੰਦਾ ਯਾਰ ਜਦੋਂ ਮੰਨ ਲੈ ਕਿ ਕੋਈ ਜਿੱਦਾ ਵਿਹਲਾ ਬੈਠਾ ਨਾ ਉਹ।

ਤੇ ਜਾਂ ਉਹਨੇ ਉੱਦੋਂ ਪਾਉਣਾ ਹੁੰਦਾ ਲੈ ਜਾਣਾ ਜਦੋਂ ਸੌਣਾ ਹੁੰਦਾ ਉੱਦੋ ਪਾਉਣਾ ਬਸ ਉਹਨੇ। ਤੇ ਅੱਗੇ ਕਿਹੜਾ ਫਾਹੇ ਲੱਗਾ ਅੱਗੇ ਵੀ ਵਿਹਲਾ ਰਹਿੰਦਾ ਵਾਂ।

ਨਈ ਰਾਤ ਨੂੰ ਸੌਣ ਲੱਗਿਆ ਪਾਉਂਦਾ ਮੂੰਹ ਚ ਅੰਗੂਠਾ।

ਅੱਛਾ ਮੂੰਹ ਉਹਦੇ ਲਾਂਗੇ ਵੇਲਣਾ ਨੀ ਹੁੰਦਾ ਉਹ ਰੱਖ ਦਿਆਂ ਕਰੋ।

ਮਿਰਚਾਂ ਲਾ ਦੇਣੀਆਂ ਅੱਜ ਜਾਂ ਮੈਂ ਰਾਤ ਨੂੰ। ਕਿਹਨੂੰ ਮਿਰਚਾਂ ਲਾ ਦੇਣੀਆਂ।

ਮਿਰਚਾਂ ਸੁੱਟ ਦੇਣੀਆਂ ਅੱਜ ਜਦੋਂ ਅੱਜ ਉਹਨੇ ਪਾਇਆ ਨਾ ਅੰਗੂਠਾ ਮਿਰਚਾਂ ਲਾ ਦੇਣੀਆਂ ਅੰਗੂਠੇ ਤੇ।

ਆਹੋ-ਆਹੋ ਤੇਰੇ ਮਾਮੇ ਨੇ ਅੱਗੇ ਵੀ ਖਰੇ ਬਲੇਟਾਂ ਮਾਰਿਆ ਹੀ ਉਹਦੇ ਹੱਥ ਹੈਨਾ।

ਉਹ ਦੂਜਾ ਪਾਉਣ ਦਿਆਂ ਪਿਆ ਹੀ ਖਰੇ। ਉਗਲਾਂ ਪਾਉਣ ਦਿਆਂ ਪਿਆ ਹੀ ਦੋਵਾਂ ਬਲੇਟਾਂ, ਦੋਵਾਂ ਅੰਗੂਠਿਆਂ ਤੇ ਬਲੇਟੇ ਮਾਰੇ ਤੇ ਉਹ ਪਾਉਣ ਦਿਆਂ ਪਿਆ ਹੀ ਉਂਗਲਾਂ। ਤੇ ਇੱਦਾ ਕਰਿਆ ਕਰ ਹਾਂ ਤੂੰ ਆਪਣੇ ਪੈਰ ਅੰਗੂਠਾ ਮੂੰਹ ਚ ਪਾ ਆਇਆ ਕਰ ਉਹਦੇ ਰਾਤ ਨੂੰ।

ਆਹੋ ਉਹਦੇ ਨਾਲ਼ ਹੱਟ ਜੂ ਗਾ। ਚੁੰਘਣੀ ਲਿਆ ਦਿੰਨੇ ਕਿ ਜਦੋਂ ਮੰਨ ਲੈ ਤੂੰ ਸੌਣਾ ਤੇ ਉੱਦੋਂ ਪਾ ਲਿਆ ਕਰ ਚੁੰਘਣੀ ਤੇ ਸਾਰਾ ਦਿਨ ਇੱਦਾ ਰਿਹਾ ਕਰ।

ਉਹੋ ਯਾਰ ਜਿਹੜੇ ਨਿਆਣੇ ਨਿੱਕੇ ਨਿਆਣਿਆਂ ਨੂੰ ਦਿੰਦੇ ਏ। ਚੱਲ ਬਓ ਮੈਂ ਕਰਦਾ ਇੱਕ ਮਿਂਟ ਮੈਂ ਡੰਗਰਾਂ ਨੂੰ ਪਾਣੀ ਠਾਹ ਲੈ ਹੈਅ।

ਚੰਗਾ-ਚੰਗਾ।

ਹਾਂਜੀ ਆਉਂਦੀ ਹੋਰ ਕਿੰਨਾ ਮਾੜਾ ਹੋਇਆ ਯਾਰ ਸਾਡਾ ਟੈਮ ਬੜਾ ਖਰਾਬ ਹੋਗਿਆ

ਪਤਾ ਕਿ ਵਾਈਫਾਈ ਉਥੇ ਨੀ ਚਲਨਾ ਨੇਟ ਫੇਰ ਇਥੇ ਹੀ ਚਲਣਾ ਨਾ ਇਥੇ ਹੀ ਲਗਾ ਵਾਈਫਾਈ ਹਮ ਤੂੰ ਮੇਰਾ ਟੈਮ ਖਰਾਬ ਵੈਸਟ ਕਰ ਦਿੱਤਾ ਟੈਮ ਹਾਂਜੀ ਹੋਰ ਸੁਣਾਓ

ਹੋਰ ਚਲ ਤੁਸੀਂ ਸੁਣਾਓ ਠੀਕ ਠਾਕ ਜੇ

ਗਰਮੀ ਦੇ ਤੇ ਮਾੜੇ ਹਾਲ ਆ

ਠੀਕ ਆ ਵਧਿਆ ਤੁਸੀਂ ਸੁਣਾਓ

ਦਮਾ ਦਮ ਕਰਿ ਜਾ ਗੱਲਾਂ ਹੁਣ ਟੈਮ ਬੜੇ ਹੋਗੇ

ਪ੍ਰਿਆ ਨੇ ਕੀਤਾ ਪ੍ਰਿਆ ਨੂੰ ਕੇਹ ਹੁਣ ਬੋਲੀ ਚਲ ਦਮਾ ਦਮ

ਕਰੀ ਜਾਓ ਗੱਲਾਂ ਸ਼ਾਮ

ਚਲ ਰਿਸ਼ਤੇਦਾਰਾਂ ਨਾਲ ਗੱਲਾ ਕਰਨ ਨੂੰ ਫੋਨ ਲਈ ਦਾ ਵਾ

ਤੂੰ ਕੀਨੁ ਫੋਨ ਲਾ ਲਿਆ ਸੀ ਤੂੰ ਪਰੌਣੇ ਨੂੰ ਲੈ ਲਿਆ ਸੀਗਾ ਨਹੀਂ ਨਹੀਂ ਬੀਬੀ ਉਹ ਅੰਜਲੀ ਦਾ ਫੋਨ ਆਉਣ ਡੇਆ ਸੀ ਕਹਿੰਦੀ ਚਾਰਜ ਦੇਖ ਜਾ ਕੇ ਜਾਂਦੀ ਸੀ ਇਥੇ ਲੱਗਾ ਨਾ ਚਾਰਜ

ਹਾਂਜੀ ਇਥੇ ਲਿਆਂਦਾ ਸੀ ਕਦੋ ਦਾ ਕੀਨੇ ਚਿਰ ਦੀ ਤੇ ਆਪਾ ਗੱਲ ਕਰਦੇ ਕੰਟੈ ਤੋਂ ਉਪਰ ਹੋਗਿਆ

ਹਾਂਜੀ ਹੋਰ ਸਨਾਓ

ਅੰਜਲੀ ਡਈ ਰੋਟੀ ਪਾਣੀ ਦੀ ਤਿਆਰੀ ਕਰਨ ਅੰਜਲੀ ਕਰਨ ਡਈ ਆ

ਆਹ ਓਹਨਾ ਰੋਟੀ ਪਾਣੀ ਬਣਾਲੂਗੀ ਵਿਚਾਰੀ ਚਲ ਇਹਦੇ ਨਾਲੇ ਉਹ ਵੀ ਤਾ ਥਕੀ ਹੁੰਦੀ ਆ ਸ਼ਾਮਾਂ ਨੂੰ ਵਿਚਾਰੀ

ਫੁਲਕੇ ਜੇ ਮੈਂ ਬਨਾਉਗੀ ਤੈਨੂੰ ਪਤਾ ਆਣ ਕੇ ਹੁੰਦਾ ਹੀ ਨੀ ਦੀਦੀ ਘਰ ਦਾ ਬਾਹਰ ਦਾ

ਮਾਂ ਨੂੰ ਨਾ ਹਾਂਜੀ ਹਾਂਜੀ ਅਸੀਂ ਆਪੇ ਕਰਦੇ ਬੀਬੀ

ਹਮ ਹੋਰ ਹੋਰ ਬਸ ਵਧਿਆ ਹਮ ਚਲੋ ਵਧਿਆ ਚਾਹੀਦਾ ਪੁੱਤ

ਟੈਮ ਸਾਡੇ ਛੇ

ਦਸ ਮਿੰਟ ਹੋਰ ਵਾ